ਕਮਜੋਰ ਮੈਂ ਤੁਹਾਨੂੰ ਇਹਦਾ ਇੱਕ ਮੋਟਾ ਜਿਹਾ ਤਰੀਕਾ ਦੱਸਦਾ ਮੈਂ ਮਤਲਬ ਆਪ personal use ਕਰਦਾ ਥੋੜਾ ਵੈਸੇ ਆਪਣੇ topic ਤੋਂ ਥੋੜਾ ਜਿਹਾ ਉਹ ਹੈ ਹਟਵਾਂ

ਜਦੋਂ ਮੰਨਲੋ ਤੁਸੀਂ ਗਿਆਰਾ ਵਜੇ ਸੋਗੇ ਬਾਰਹ ਵੱਜੇ ਸੋ ਗਏ ਦੱਸ ਵਜੇ

ਪੰਜ ਵੱਜੇ ਕ ਤੋਂ ਬਾਅਦ ਮੈਂ ਕਹਿ ਰਿਹਾ

ਸਵਾ ਪੰਜ ਖੁੱਲਦੀ ਹੈ ਸਾਡੇ ਪੰਜ ਤੁਸੀਂ ਉੱਠ ਜੋ

ਫੇਰ ਨੀਂਦ ਨਹੀਂ ਪੂਰੀ ਹੁੰਦੀ ਫੇਰ ਸਾਰਾ ਦਿਨ ਥਕਾਵਟ ਰਹੂਗੀ ਮੈਂ ਤੁਹਾਨੂੰ ਦੱਸਦਾ ਅੱਗੇ ਦੱਸਦਾ ਤੁਸੀਂ ਉਸ time ਉੱਠ ਗਏ ਮੰਨਲੋ ਤੁਸੀਂ ਰਾਤ ਗਿਆਰਾ ਵੱਜੇ ਸੋਏ ਸਵੇਰੇ ਪੰਜ ਵੱਜੇ ਅੱਖ ਖੁੱਲ ਗਈ ਤੁਹਾਡੀ

ਆਪਾਂ ਨੇ time ਦੇਖਿਆ ਪੰਜ ਵੱਜੇ ਐ ਆਪਾਂ ਫੇਰ

ਉੱਠ ਕੇ ਭਾਵੇਂ ਆਪਣਾ walk ਤੇ ਚੱਲ ਜੋ TV ਦੇਖਲੋ news ਪੜ੍ਹਲੋ ਕੁੱਛ ਕਰਲੋ ਮਤਲਬ ਸੋਵੋ ਨਾ ਮਤਲਬ ਮੇਰਾ ਕਹਿਣਾ ਇਹ ਹੈ ਅੱਜਕਲ ਜੇ ਉੱਠਦੇ ਆ ਰਾਤ ਨੂੰ ਸਾਜਰੇ ਅੱਖ ਖੁੱਲੀ ਫੇਰ ਹੱਥ ਚ mobile ਫੜ ਫੜ ਹੋ ਜਾਂਦਾ ਹੈ

ਫੇਰ ਤਾਂ ਸਾਹਬ ਨੀਂਦ ਨਹੀਂ ਪੂਰੀ ਹੋਣੀ ਇਹਦਾ ਮਤਲਬ ਰਾਤ ਨੂੰ ਘੱਟੋ ਘੱਟ ਅੱਠ ਘੰਟੇ ਦੀ ਨੀਂਦ ਤਾਂ ਕੱਢਨੀ ਚਾਹੀਦੀ ਹੈ

ਇੱਕ ਵਜੇ ਨੀਂਦ ਆਈ ਫੇਰ ਪੰਜ ਚਾਰ ਚਾਰ ਵਜੇ ਅੱਖ ਖੁੱਲ ਗਈ

ਆਪਣਾ ਕੰਮ ਕਾਰ ਤੇ ਜਾਓ ਸ਼ਾਮ ਨੂੰ ਆਕੇ ਤੁਸੀਂ ਕਿਹਾ ਤੁਹਾਨੂੰ automatic ਹੀ ਤੁਸੀਂ ਦੇਖਿਓ ਤੁਹਾਨੂੰ

ਤੁਸੀਂ ਨੋ ਵੱਜੇ ਤੋਂ ਬਾਅਦ ਮਤਲਬ ਸਾਡੇ ਨੋ ਵੱਜੇ ਤੱਕ ਤੁਸੀਂ ਸੋ ਗਏ ਨਾ ਸਾਡੇ ਨੋ ਵੱਜੇ ਸੋ ਗਏ ਤੁਸੀਂ ਸਵੇਰੇ ਫੇਰ ਤੁਹਾਡੀ ਅੱਖ ਪੰਜ ਵੱਜੇ ਖੁੱਲਣੀ ਸ਼ੁਰੂ ਹੋ ਜਾਣੀ ਹੈ

ਪੰਜ ਵੱਜੇ ਛੇ ਵੱਜੇ ਉੱਠ ਕੇ ਸੋ ਜਾਣੇ ਹਾਂ ਨਾ ਫੇਰ ਸ਼ਰੀਰ ਜਿਆਦਾ ਉਹ ਰਹਿੰਦਾ ਫੇਰ ਨੀਂਦ ਵੀ ਬਹੁਤ ਸੋਹਣੀ ਆਉਂਦੀ ਹੈ

ਸਵੇਰੇ ਜਦੋਂ ਅੱਖ ਖੁੱਲਗੀ ਉੱਠ ਜੋ ਉਹ ਤੋਂ ਬਾਅਦ bed ਤੇ ਪਿਠ ਨਾ ਲਓ ਸਾਰਾ ਦਿਨ

ਉਹ ਫੇਰ ਤੁਹਾਨੂੰ ਨੀਂਦ time ਤੇ ਆਉਗੀ ਅਰ ਕਿੰਨੀ ਵਧੀਆਂ ਆਉਂਗੀ ਇਹ ਅਜਮਾ ਕੇ ਦੇਖ ਲਿਓ ਹਾਂ ਇਹ ਤੁਹਾਡੀ ਗੱਲ ਸਹੀ ਹੈ ਮੈਂ ਨੋਟ ਕਰਿਆ ਇਹ ਹਾਂ ਇੱਕ ਹੋਰ ਨੰਬਰ ਦੋ ਤੇ ਹੋ ਦੱਸਦਾ ਤੁਹਾਨੂੰ ਸੱਤ ਵੱਜੇ ਤੋਂ ਬਾਅਦ ਪਾਣੀ ਪੀਣਾ ਘੱਟ ਕਰਦੋ

ਪਾਣੀ ਜਿੰਨਾ ਜਿਆਦਾ ਰਾਤ ਨੂੰ ਪੀਓਗੇ ਤੁਹਾਨੂੰ bathroom ਉੰਨਾ ਉੱਠਨਾ ਪਉਗਾ ਨੀਂਦ disturb

ਹੋਰ ਨਾ ਮੈਨੂੰ ਲੱਗਦਾ ਉਹ ਅਵਾਜਾ ਜੀ ਨਾ ਆਉਣਗੀਆ back ਤੇ ਪਿੱਛੇ ਫੇਰ ਸੁਣਨਾ ਨਹੀਂ ਮੈਨੂੰ ਤੁਸੀਂ ਮਾੜਾ ਜਿਹਾ ਪਿੱਛੇ ਚੱਲੇ ਜਾਓ ਸਟੋਰ ਸਟੁਰ ਚ ਮੈਨੂੰ auto ਹੁਣ ਲਗੂਂਗਾ ਕੋਲ ਦੀ ok ok ਹਾਂਜੀ ਅੱਛਾ ਫੇਰ ਮੈਂ ਸਵੇਰੇ ਜਲਦੀ ਉੱਠ ਜਾ ਮਤਲਬ ਉੱਠ ਕੇ ਜਦੋਂ ਅੱਖ ਖੁੱਲੀ ਜੜੇ ਮੈਂ ਚਲਜਿਆ ਕਰ ਹਮ ਜਦੋਂ ਤੁਹਾਡੀ ਅੱਖ ਖੁੱਲ ਗਈ ਉਦੋਂ ਉੱਠ ਜੋ ਉਸ ਤੋਂ ਬਾਅਦ ਸੋਵੋ ਨਾ ਬਹ੍ਵੇਂ ਆਪਨੇ ਬਿਸਤਰੇ ਵਿੱਚ ਹੀ ਬੈਠੇ ਰਹੋ ਪਏ ਰਹੋ ਕੁੱਛ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਸੋ ਗਏ ਤੁਹਾਡਾ ਸ਼ਰੀਰ ਜਿਵੇਂ ਤੁਸੀਂ ਕਹਿ ਰਹੇ ਹੋ use ਤਰ੍ਹਾਂ ਤੁਹਾਡਾ ਫੇਰ ਹੋ ਜਾਣਾ ਸਰੀਰ

ਠੀਕ ਹੈ ਜੀ ਹਾਂਜੀ ਤੇ ਦੂਸਰਾ ਪਾਣੀ ਘੱਟ ਪਿਓ ਕਈ ਲੋਕ ਕਈ ਲੋਕ ਕਹਿੰਦੇ ਨੇ ਵੀ ਮੈਂ ਜੱਗ ਰੱਖ ਲੈਂਦਾ ਰਾਤ ਤਾਂ ਰਾਤ ਨੂੰ ਜੱਗ ਤਾਂ ਰੱਖ ਲੈਂਦੇ ਹਾਂ ਪਿਆਸ ਵੀ ਜਦੋਂ ਲੱਗਦੀ ਐ ਪਰ ਆਦਤ ਬਣੀ

ਉਹ ਯਾਰ ਸੱਤ ਵੱਜੇ ਤੋ ਬਾਅਦ ਘੱਟ ਕਰਦੋ ਪਾਣੀ ਪੀਣਾ ਆਪ ਏ ਰਾਤ ਨੂੰ bathroom ਨਹੀਂ ਆਉਣਾ ਹੈਗਾ ਨੀਂਦ ਨੀਂਦ proper ਆਉਗੀ ਤੁਹਾਨੂੰ ਹਾਂ ਮਤਲਬ ਵੀ ਰਾਤ ਸ਼ਾਮ ਨੂੰ ਸੱਤ ਅੱਠ ਵੱਜੇ ਤੋ ਬਾਅਦ ਪਾਣੀ ਘੱਟ ਪਿਓ

ਪਿਓ ਥੋੜਾ ਪਿਓ ਜੇ ਪੀਣਾ ਕੋਈ ਐਸੀ ਗੱਲ ਨਹੀਂ ਥੋੜਾ ਪਿਓ

ਕਹਿੰਦਾ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ

ਹਾਂਜੀ ਮੈਂ ਪਾਣੀ ਦਾ ਜੱਗ ਮੈਂ ਕੋਲ ਰੱਖਦਾ

ਤਾਂ ਉਹ ਬਾਅਦ ਚੋ ਮਿਲਿਆ ਕਹਿੰਦਾ ਸਹੀ ਗੱਲ ਹੈ ਹਾਂ ਕਹਿੰਦਾ ਤੁਹਾਡੀ ਗੱਲ ਸਹੀ ਰਹੀ ਮੈਂ ਬਸ ਆਪਾਂ ਪਾਣੀ ਪੀ ਜਾਂਦੇ ਹਾਂ

ਨੀਂਦ ਖ਼ਰਾਬ ਹੋਈ ਜਾਂਦੀ ਹੈ

ਪਹਿਲਾ ਤਾਂ ਕਹਿਲੋ ਕੁੱਛ ਹੁੰਦਾ ਪਹਿਲਾ ਅਰ ਹੁਣ ਦਾ ਫਰਕ਼

ਲੱਗਿਆ ਪਤਾ ਮੈਂ ਕਿਹਾ ਪੁੱਛਾ ਤੁਹਾਨੂੰ ਕਿਵੇਂ ਸਿਹਤਾ ਹਮ ਸਿਹਤ ਠੀਕ ਐ

ਹੋਰ ਦੱਸੋ ਗੱਲਬਾਤ ਕਿਸ ਕੋਈ ਸਿਹਤ ਬਾਰੇ ਦੋ ਜਾਣਕਾਰੀ health ਬਾਰੇ

body ਨੂੰ

ਜਿੱਦਾਂ ਆਪਾਂ ਹੁਣ ਅੱਜਕਲ ਨਾ ਹੁਣ ਸਿਹਤ ਸਭ ਦੀ ਓ ਤੁਹਾਨੂੰ ਪਤਾ

ਹਾਂਜੀ ਹਾਂ ਉੱਪਰ ਨੂੰ ਗਏ ਤੇ ਕੀ ਕਹੇਗਾ plan ਹੋਵੇ ਕੁੱਛ ਇਸ ਤਰ੍ਹਾਂ ਦਾ ਨਾ ਦੇਖੋ ਜੀ ਸਿਹਤ

main ਜਿਹੜੀ nutrition ਏ ਸੋ ਆਪਣਾ ਸੋਣਾ ਤੇ ਦੂਸਰਾ ਆਪਣਾ stress ਘੱਟ ਕਰਨੀ ਹੁਣ ਦੇਖੋ

ਅਹ ਦੱਸੋ ਵੀ ਕਿਸ ਤਰ੍ਹਾਂ ਹੁੰਦੀ ਐ stress ਘੱਟ ਜਾਂਦਾ

ਜਿਆਦਾ ਉਹ ਜਿਆਦਾ ਸੋਚਣਾ ਜਿਆਦਾ ਲੋਕਾ ਨੂੰ ਮਿਲੋ ਥੋੜੀ ਬਹੁਤੀ ਜਿਹੜੀ ਨੀਂਦ ਏ ਉਹ ਪੂਰੀ ਹੋਣੀ ਚਾਹੀਦੀ ਏ ਆਪਣੀ

ਉਹ balance ਹੋਣੀ ਚਾਹੀਦੀ ਏ diet ਐ ਹਮ ਹਮ ਇਹ main ਚੀਜ਼ਾਂ ਨੇ

ਆਪਣੀ ਹਰੇਕ ਚੀਜ਼ ਰਹਿ ਸਕਦੀ ਏ ਹੁਣ ਖਾਣ ਪੀਣ main ਦੇਖੋ ਖਾਣਾ ਪੀਣਾ ਕਿੰਨਾ ਹੋ ਜਾਂਦਾ ਗਲਤ ਹੋ ਜਾਂਦਾ

ਹੁਣ ਗਲਤ ਫਾਇਦਾ ਹੁਣ ਹਰੇਕ ਚੀਜ਼ ਚ ਤਾਂ ਮਿਲਾਵਟ ਏ ਤੁਹਾਨੂੰ ਪਤਾ ਮੈਂ ਮਿਲਾਵਟ ਤਾਂ ਹੈਗੀ ਏ ਪਰ

ਸਲਾਦ ਘਰੇ ਵੀ ਥੋੜਾ ਬਹੁਤਾ ਆਪਣਾ ਲਗਾ ਸਕਦੇ ਆ ਹਰੀਆਂ ਸਬਜੀਆਂ ਹੋ ਗਈਆਂ ਅੱਛਾ ਜੀ

ਹਰੀ ਸਬਜੀਆਂ ਫੇਰ ਕਿਸ ਤਰ੍ਹਾਂ ਬਿਜਾਗੇ ਜਦ ਜਗ੍ਹਾ ਰਹੂਗੀ ਤਾਂ ਹੀ ਬਿਜਾਗੇ ਉਹਦਾ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਕੋਈ ਗਮਲਾ ਗੁਮਲਾ ਵਗੈਰਾ ਚ ਉੱਪਰ ਛੱਤ ਤੇ ਕੋਈ

ਜੀ sir ਛੋਟੀ ਜੀ ਆਪਾਂ ਬਣਾ ਸਕਦੇ ਆ ਕਿ ਨਾਮ ਏ ਕਿਆ

ਹਾਂ ਵੀ ਘਰੇ ਆਪਣਾ ਥੋੜਾ ਬਹੁਤਾ business ਸ਼ੁਰੂ ਕਰਲੋ ਹਨਾ ਹਾਂ ਬਿਲਕੁਲ ਉਹਦੇ ਨਾਲ ਆਪਣਾ ਜਿੰਨਾ ਕ ਤੁਸੀਂ ਕਰ ਸਕਦੇ ਓ ਉਨੇ ਕਈ ਬੀਜਲੋ ਜਾਂ ਉਹ ਆਪਣਾ ਇਹ ਕੀ ਨਾਮ ਏ ਕਈ ਲੋਕ ਲਾਉਂਦੇ ਵੀ ਨੇ ਮਤਲਬ

ਸਿਰਫ ਆਪਣਾ ਦੂਸਰੀ ਖਾਦ ਈ ਪਾਉਂਦੇ ਨੇ ਉਹ ਪਰ ਚੀਜ਼ਾਂ ਅਹ weight ਉਹਨਾ ਦਾ ਆਮ ਨਾਲੋ ਜਿਆਦਾ ਹੁੰਦਾ ਆਮ ਨਾਲੋ ਜਿਆਦਾ ਹਾਂਜੀ ਹਾਂ ਮੈਂ ਦੇਖਿਆ

ਉਹ ਬਹੁਤ

ਠੀਕ ਏ ਨਹੀਂ ਹਾਂ rate ਤਾਂ ਥੋੜਾ ਵੱਧ ਹੁੰਦਾ ਪਰ ਇਹ ਆ ਵੀ ਆਪਾਂ ਨੂੰ ਚੀਜ਼ ਵਧੀਆ ਮਿਲ ਜਾਂਦੀ ਏ

ਸ਼ਿਮਲਾ ਮਿਰਚ ਏ ਦੇਖ ਲੋ ਕਈ ਤਰ੍ਹਾਂ ਦੀ ਏ ਆਪਣੇ ਕੋਲ ਆਪਾਂ ਹਰੀ ਓ ਦੇਖਦੇ ਆ ਵੀ ਆਪਣੇ ਕੋਲ ਤਾਂ ਹਰੀ ਓ ਹੁੰਦੀ ਏ ਉਹ ਲਾਲ

ਇੱਧਰ ਏ ਸਾਰੀ ਹਾਂਜੀ ਹਾਂ ਉਹ ਮਹਿੰਗੀ ਏ ਜਰੂਰ ਪਰ ਮਤਲਬ ਅਲੱਗ ਅਲੱਗ ਬੀਜ ਨੇ ਜਾਂ ਅਲੱਗ ਅਲੱਗ ਤਰ੍ਹਾਂ ਦੇ ਆ mineral ਹੁੰਦੇ ਨੇ vitamin ਨੇ ਉਹ ਮਿਲਦੇ ਨੇ ਸਾਰੀਆਂ ਤੋਂ ਹਮ ਪਰ ਆਪਾਂ ਇਤਨਾ ਆਪਣਾ ਇੱਧਰ ਤੇ ਇੱਕੋ ਈ ਆਂਦੀ ਏ ਆਪਾਂ ਉਹ ਹਰੀ ਜੀ ਓ ਖਾਈ ਜਾਨੇ ਆ ਇਹ ਤਾਂ ਹੈ ਈ

ਜਿਹੜੀਆਂ ਵੱਡੀਆਂ

ਅੱਛਾ ਜੀ

ਬੜੇ ਸਹਿਰਾ ਵਡੀਆਂ ਹਾਂ ਉੱਥੇ ਮਿਲਦੀਆਂ ਨੇ

ਬੀਜੀਆਂ ਵੀ ਹੁੰਦੀਆਂ ਨੇ ਆਪਣਾ ਪਤਾ ਕਰ ਕੇ ਆਪਾਂ ਜਾ ਸਕਦੇ ਆ ਬੀ ਹਾਂ ਭਾਈ ਕਿੱਥੇ ਏ ਤੁਹਾਡਾ ਕਿਆ ਇਹ ਸਭ ਉਹ ਭਾਵੇ ਉਹ ਮੂਲੀ ਏ ਗਾਜਰ ਏ ਕੁੱਝ ਵੀ ਹੈ organic

ਇਹਦੇ ਵਿੱਚ

ਮਤਲਬ ਕੀ ਉੱਥੋ ਲੈ ਕੇ ਆਪਣਾ ਖਾ ਲਵੇ ਹਨਾ ਹਾਂਜੀ ਹਾਂ ਉਹ ਆਪਣਾ ਲੈ ਸਕਦੇ ਆ ਆਪਾਂ